ਅੱਛਾ ਤੇ ਉਨ੍ਹਾਂ ਨੇ ਕੁਰਕਸ਼ੇਤਰ ਦੇ ਯੁੱਧ ਵਿੱਚ ਵੀ ਮਤਲਬ ਉਨ੍ਹਾਂ ਦਾ ਉਨ੍ਹਾਂ ਦੀ ਭੂਮਿਕਾ ਸੀ ਹੈ ਨਾ

ਉਹ ਨਾ ਆਪਣੇ ਮਾਮਾ ਦੇ ਕਹਿਣ ਉਨ੍ਹਾਂ ਦੇ ਮਾਮਾ ਦਾ ਨਾਮ ਸ਼ਕੁਨੀ ਸੀ ਤੇ ਸ਼ਕੁਨੀ ਦੀ ਸਲਾਹ ਤੇ ਮਹਾਭਾਰਤ ਦੀ ਲੜਾਈ ਸ਼ੁਰੂ ਕਰਨ ਲਈ ਸਮਾਂ ਸਹੀ ਸਮਾਂ ਪ੍ਰਾਪਤ ਕਰਨ ਲਈ ਸਹਿਦੇਵ ਕੋਲ ਆਏ ਸਨ ਮਤਲਬ ਉਹ ਪੁੱਛਣ ਆਏ ਸਨ ਸਹਿਦੇਵ ਨੂੰ ਕਿ ਤੁਸੀਂ ਮੈਨੂੰ ਸਹੀ ਸਮਾਂ ਦੱਸੋ ਜਿਸਦੇ ਨਾਲ ਮੈਂ ਯੁੱਧ ਜਿੱਤ ਸਕਾਂ ਤੇ ਫੇਰ ਪ੍ਰਾਪਤ ਕਰਨ ਲਈ ਸਹਿਦੇਵ ਕੋਲ ਆਏ ਅਤੇ ਔਰ ਤਾਂ ਕਿ ਕੌਰਵ ਦੀ ਜਿੱਤ ਹੋ ਸਕੇ ਅਤੇ ਦਰੂਪ ਅਹ ਦੁਰਯੋਧਨ ਤੇ ਦੁਰਯੋਧਨ ਨੇ ਯੁੱਧ ਤੋਂ ਬਾਅਦ ਸਹਿਦੇਵ ਅਤੇ ਉਸਦੇ ਜੁੜਵਾਂ ਬੱਚਿਆਂ ਨੂੰ ਬਖਸ਼ਣ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਰਾਜਾ ਬਣਾਉਣ ਦੀ ਪੇਸ਼ਕਸ਼ ਕੀਤੀ ਮਤਲਬ ਉਨ੍ਹਾਂ ਨੇ ਨਾ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਮੈਂ ਤੁਹਾਨੂੰ ਕੁਝ ਨਹੀਂ ਕਹਾਂਗਾ ਮੈਂ ਤੁਹਾਨੂੰ ਬਖਸ਼ ਰਿਹਾ ਹੈਗਾ ਤੁਹਾਨੂੰ ਬੱਚੇ ਹੈਗਾ ਹੈ ਤੁਹਾਨੂੰ ਰਾਜਾ ਵੀ ਬਣਾ ਦਿਆਂਗਾ ਉਨ੍ਹਾਂ ਦੇ ਬੋਲਿਆ ਸੀ ਓਹਨੂੰ ਹਾਂ ਜੀ ਤੇ ਸਹਿਦੇਵ ਨੇ ਉਸਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਪਰ ਨਾ ਉਹ ਬਹੁਤ ਇਮਾਨਦਾਰ ਸੀ ਜਿਸ ਕਰਕੇ ਉਨ੍ਹਾਂ ਨੇ ਠੁਕਰਾ ਦਿੱਤਾ ਸੀ ਉਹਨਾਂ ਦੀ ਪੇਸ਼ਕਸ਼ ਨੂੰ ਅਹ ਪਰ

ਅਤੇ ਕ੍ਰਿਸ਼ਨ ਨੇ ਕ੍ਰਿਸ਼ਨ ਦੇ ਸਾਹਮਣੇ ਪ੍ਰਗਟ ਹੋਇਆ ਤੇ ਕਿਹਾ ਕਿ ਇਹ ਪੂਰੇ ਬ੍ਰਹਮੰਡ ਵਿੱਚ ਇੱਕ ਵਿਸ਼ਾਂ ਅਸੰਤੁਲਨ ਪੈਦਾ ਕਰ ਦਏਗਾ ਮਹਾਂਯੁੱਧ ਤੋਂ ਪਹਿਲਾਂ ਹੀ ਦੁਰਯੋਧਨ ਹਮੇਸ਼ਾਂ ਸਹਿਦੇਵ ਤੋਂ ਆਪਣੇ ਭਵਿੱਖ ਬਾਰੇ ਪੁੱਛਦਾ ਸੀ ਮਤਲਬ ਕਿ ਜੋ ਦੁਰਯੋਧਨ ਸੀ ਉਹ ਸਹਿਦੇਵ ਤੋਂ ਭਵਿੱਖ ਬਾਰੇ ਪੁੱਛਦਾ ਸੀ ਕਿਉਂਕਿ ਹੁਣ ਤਾਂ ਜੋਤਿਸ਼ ਗਈਆਂ ਦੀ ਓਹਨੂੰ ਜੋਤਿਸ਼ ਗਈਆਂ ਦੀ ਅਹ ਦੀ ਜੋਤਿਸ਼ ਗਿਆਨ ਉਹਨਾਂ ਨੂੰ ਆਉਂਦਾ ਸੀ ਇਸਲਈ ਉਹ ਉਹ ਨਾ ਭਵਿਖ ਬਾਰੇ ਪੁੱਛਦਾ ਰਹਿੰਦਾ ਸੀ ਤੇ ਉਹ ਦੁਰਯੋਧਨ ਦਾ ਸਭ ਤੋਂ ਮਨਪਸੰਦ ਪਾਂਡਵ ਸੀ ਮਤਲਬ ਉਹ ਸਭ ਤੋਂ ਜਿਆਦਾ ਉਸਨੂੰ ਪਸੰਦ ਕਰਦਾ ਸੀ ਪਾਂਚ ਭਰਾ ਸਨ ਨਾ ਮਤਲਬ ਉਹ ਸਭ ਤੋਂ ਜਾਂਦਾ ਸਹਿਦੇਵ ਨੂੰ ਹੀ ਪਸੰਦ ਕਰਦਾ ਸੀ ਤੇ ਸਹਿਦੇਵ ਦੀ ਇੱਛਾ ਸੀ ਕਿ ਵਿਰਾਟ ਪਾਂਡਵ ਸੈਨਾ ਦਾ ਜਰਨੈਲ ਬਣੇ ਪਰ ਯੁਧਿਸ਼ਟਰ ਤੇ ਅਰਜੁਨ ਨੇ ਧਰਿਸ਼ਟਾਯੁਮਨ ਨੂੰ ਚੁਣਿਆ ਉਸਦੇ ਸ਼ੰਖ ਨੂੰ ਮਾਨੀਪੁਸ਼ਪਾ ਕਿਹਾ ਜਾਂਦਾ ਸੀ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 ਕੰਧੇ ਤੇ ਚਾਂਦੀ ਦੇ ਹੰਸ ਦੀ ਤਸਵੀਰ ਲੱਗੀ ਹੋਈ ਸੀ ਉਸਨੇ ਦੁਰਯੋਧਨ ਦੇ ਚਾਲੀਸ ਭਰਾ ਇੱਕੋ ਸਮੇਂ ਲੜਦੇ ਹੋਏ ਹਰਾਇਆ ਤੇਰ੍ਹਵੇਂ ਦਿਨ ਚੱਕ੍ਰ ਚੱਕ੍ਰਵਿਊਹਾਂ ਵਿੱਚ ਉਸਦੀ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 ਇਸ ਕੌਲ ਨੂੰ ਪੂਰਾ ਕੀਤਾ ਤੇ ਫੇਰ ਸਹਿਦੇਵ ਦੁਆਰਾ ਮਾਰੇ ਗਏ ਹੋਰ ਪ੍ਰਮੁੱਖ ਯੋਧਿਆਂ ਵਿਚ ਨੌਂ ਉੱਨੀਵੇ ਦਿਨ ਸ਼ਕੁਨੀ ਦਾ ਪੁੱਤਰ ਅਤੇ ਉਸੇ ਦਿਨ ਸ਼ਲਯ ਦਾ ਪੁੱਤਰ ਅਤੇ ਚੌਦ੍ਹਵੇਂ ਦਿਨ ਤ੍ਰਿਗਾਟਾ ਤ੍ਰਿਸ ਨਿਰਮਿਤ ਵੀ ਸ਼ਾਮਲ ਸਨ ਮਤਲਬ ਉਨ੍ਹਾਂ ਦਾ ਬਹੁਤ ਵੱਢਾ ਯੋਗਦਾਨ ਸੀ ਮਹਾਭਾਰਤ ਦੇ ਵਿੱਚ ਜੀ ਹਾਂ

ਕਹਿੰਦੇ ਮਤਲਬ ਸ਼ਕੁਨੀ ਨੂੰ ਵੀ ਉਨ੍ਹਾਂ ਨੇ ਹੀ ਮਾਰੀਆ ਸੀ ਹਾਂ ਸ਼ਕੁਨੀ ਨੂੰ ਵੀ ਉਨ੍ਹਾਂ ਨੇ ਹੀ ਮਾਰੀਆ ਸੀ

thank you ਬਹੁਤ ਬਹੁਤ ਗਲਾਂ ਦੱਸਣ ਲਈ ਜੇ ਮੈਨੂੰ ਕੋਈ ਹੋਰ ਲੱਗੀ ਕੋਈ problem ਮੈਂ ਤੁਹਾਨੂੰ ਪੁੱਛੂੰਗੀ ਠੀਕ ਹੈ ਹਾਂ ਜੀ ਠੀਕ ਹੈ ਜੀ thank you phone ਕਰਨ ਲਈ ਠੀਕ ਹੈ ਜੀ ਬੱਚੇ ਆਪਣਾ ਚੱਲ ਰਿਹਾ ਬਾਈ number system ਦੇਖੋ number system ਦੇ ਵਿੱਚ ਮੈਂ ਤੁਹਾਨੂੰ ਕੱਲ੍ਹ ਕੀ ਕਰਵਾਇਆ ਸੀ numbers ਬਾਰੇ ਜਾਣਕਾਰੀ ਦਿੱਤੀ ਸੀ। ਜੇ ਤੁਹਾਡੇ ਯਾਦ ਹੋਵੇ ਕੱਲ੍ਹ ਦੀ class ਦੇ ਵਿੱਚ ਮੈਂ ਤੁਹਾਨੂੰ number system ਬਾਰੇ ਜਾਣਕਾਰੀ ਦੇ ਕੇ ਗਈ ਸੀ ਕਿ ਕਿਹੜਾ number ਵੀ ਕਿਹੜੀ category 'ਚ belong ਕਰਦਾ ਠੀਕ ਹੈ ਕਿਹੜਾ number tip-top clear ਹੈ very good ਬਾਈ ਕਿਹੜਾ number ਕਿਹੜੀ category 'ਚ belong ਕਰਦਾ ਇਹ ਕੱਲ੍ਹ ਦੀ class 'ਚ ਆਪਾਂ ਕਰਕੇ ਗਏ ਸੀ ਬੱਚਿਓ ਕੁਛ ਕੁ type ਉਹ 'ਚ pending ਰਹਿੰਦੀਆਂ ਠੀਕ ਹੈ ਕਿਹੜੀਆਂ type ਬੱਚੇ, ਅੱਜ ਆਪਾਂ ਉਹਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਮੈਂ ਦੱਸ ਦਿੱਤਾ ਸੀ integer ਕੀ ਹੁੰਦਾ ਹੈ ਠੀਕ ਹੈ ਬੱਚੇ integer ਦੱਸ ਚੁੱਕੀ ਹਾਂ

ਬੱਚੇ ਅੱਜ second class ਹੈ ਬਿਲਕੁਲ ਹੀ second class ਹੈ ਬੱਚੇ ਅੱਜ ਆਪਾਂ ਕਰਾਂਗੇ ਵੀ class ਨੂੰ start divisibility rule ਨਾਲ ਕਿਹਦੇ ਨਾਲ start ਕਰਾਂਗੇ divisibility rule ਬੱਚੇ ਬਹੁਤ ਵਾਰ ਪੇਪਰ 'ਚ ਆਉਂਦੇ ਆ ਹਰ ਪੇਪਰ 'ਚ ਆਉਂਦੇ ਆ ਯਾਰ ਹਰ divisibility rule ਨਾ ਪੰਜਾਬ ਦੇ ਹਰ ਪੇਪਰ 'ਚ ਆਉਂਦਾ ਹੈ ਚਾਹੇ ਤੁਸੀਂ ਕੋਈ ਵੀ ਪੰਜਾਬ ਦਾ ਪੇਪਰ ਦੇਣਾ ਹੋਵੇ ਇੰਨੇ easy ਆ ਨਾ question ਦੇਖਣ ਸਾਰ answer ਆਉਂਦਾ ਹੈ ਤਾਂ ਸਾਰੇ ਬੱਚਿਆਂ ਨੇ ਵੀ class 'ਚ ਬਣੇ ਰਹਿਣਾ ਹੈ ਜਿਹੜਾ ਬੱਚਾ ਕਰਨਾ ਚਾਹੁੰਦਾ ਹੈ math ਦੀ ਤਿਆਰੀ guys ਸਾਰੇ ਬੱਚਿਆਂ ਨੇ ਵੀ math ਦੀ ਤਿਆਰੀ ਕਰਨ ਦੇ ਲਈ ਪੂਰੀ class ਨੂੰ ਲਾਉਣਾ ਹੈ ਕਿਉਂਕਿ ਮੈਂ ਬਿਲਕੁਲ basic ਤੋਂ class ਲਾ ਰਹੀ ਹਾਂ ਇਹ ਬਿਲਕੁਲ Basic ਤੋਂ ਬੱਚੇ class ਠੀਕ ਹੈ ਸਾਰੇ ਬੱਚੇ ਧਿਆਨ ਦੇਣਗੇ ਬੱਚੇ ਜਿਹੜਾ divisibility rule ਹੁੰਦਾ ਹੈ ਕੀ ਕਹਿੰਦਾ ਹੈ divisibility rule ਪਤਾ ਕੀ ਕਹਿੰਦਾ ਤੁਹਾਨੂੰ divide ਕਰਨ ਦੀ trick ਦੱਸਦਾ ਮਤਲਬ ਕਹਿਣ ਦਾ ਦੇਖੋ ਗੱਲ ਧਿਆਨ ਨਾਲ ਸੁਣੋ ਜੇ ਮੈਂ ਕਵਾਂ ਕਿ ਕਿਸੇ ਵੀ ਰਕਮ ਨੂੰ divisibility rule ਦੋ ਦਾ ਕੀ ਕਹਿੰਦਾ ਹੈ ਬਾਈ divisibility rule ਦੋ ਦਾ ਪਤਾ ਕੀ ਕਹਿ ਰਿਹਾ ਦੋ ਦਾ divisibility rule ਇਹ ਕਹਿੰਦਾ ਹੈ ਕਿ ਕੋਈ ਵੀ ਤੁਹਾਡੇ ਕੋਲ ਰਕਮ ਹੈ ਕੋਈ ਵੀ ਤੁਹਾਡੇ ਕੋਲ ਰਕਮ ਹੈ ਮੰਨ ਲਓ for a b c d e ਆਹ ਰਕਮ ਹੈ ਬੱਚੇ ਕਹਿੰਦੇ ਇਹਨੂੰ divide ਕਰਨਾ ਹੈ ਤੁਸੀਂ ਦੋ ਨਾਲ ਪੇਪਰ ਵਾਲਾ ਕਹੇਗਾ ਰਕਮ ਹੈ ਇਹਨੂੰ divide ਕਰੋ ਦੋ ਨਾਲ ਤੇ ਬਾਕੀ ਕੱਢੋ

ਅੱਖਰ ਹੈ ਨਾ ਜਿਹੜਾ ਜੇ ਤਾਂ ਇਹ ਦੋ ਤੇ ਭਾਗ ਹੋ ਗਿਆ ਬਾਈ ਜੇ ਇਹ last ਵਾਲਾ ਅੱਖਰ ਦੋ ਤੇ ਭਾਗ ਹੋ ਗਿਆ ਤਾਂ ਸਮਝ ਜਾਇਓ ਸਾਰੀ ਰਕਮ ਹੀ ਦੋ ਤੇ ਭਾਗ ਹੋਊਗੀ ਜਿਵੇਂ for example ਮੈਂ ਤੁਹਾਨੂੰ ਆਹ ਲੈ ਕੇ ਦਿਖਾਉਂਦੀ ਹਾਂ ਬਾਈ ਬੱਚੇ ਆਹ ਕਿੱਢੀ ਰਕਮ ਹੈ ਮੈਂ ਤੁਹਾਨੂੰ ਪੁੱਛਿਆ ਬਾਈ ਦੋ ਤੇ divide ਕਰ ਤੇ ਬਾਕੀ ਲਿਖੋ ਤੁਸੀਂ ਕੀ ਕਰੋਗੇ ਪੂਰੀ ਰਕਮ ਨੀ divide ਕਰਕੇ ਦੇਖਣੀ ਸਿਰਫ਼ ਕੀ ਕਰਕੇ ਦੇਖਣਾ ਹੈ last ਵਾਲਾ ਅੱਖਰ

ਠੀਕ ਹੈ ਬਾਈ ਤਾਂ ਛੇ ਛੇ ਨੂੰ ਦੋ ਤੇ divide ਕਰਕੇ ਬਾਕੀ ਕਿੰਨਾ ਆਊਗਾ zero ਠੀਕ ਹੈ ਬੱਚੇ ਤੁਹਾਨੂੰ ਪਤਾ ਹੈ ਬਾਈ ਸਾਰੇ ਪੇਪਰਾਂ ਦੇ ਲਈ math ਜ਼ਰੂਰੀ ਹੈ ਇਸ ਲਈ ਵੀ ਜੇ ਪਹਿਲਾਂ section ਤੁਸੀਂ clear ਕਰਨਾ ਹੈ ਤਾਂ math ਆਉਣਾ ਚਾਹੀਦਾ ਹੈ math ਬਿਨਾਂ ਕੁਛ ਨੀ ਬਣਨਾ ਯਾਰ ਦੂਜਾ ਪੇਪਰ ਵੀ ਤੁਹਾਡਾ section check ਨੀ ਹੋਣਾ ਜੇ ਤੁਸੀਂ clear ਨਹੀਂ ਕਰੋਂਗੇ ਉਹਨੂੰ ਠੀਕ ਹੈ ਚਲੋ ਬਾਈ ਵੱਧਦੇ ਹਾਂ ਅੱਗਲੇ question ਤੇ ਅੱਗੇ ਕੀ ਹੈ

ਉਹ ਇਹ ਕਹਿੰਦਾ ਹੈ ਕਹਿੰਦਾ last ਵਾਲੇ ਦੋ ਅੱਖਰ ਚੁੱਕਣੇ ਜਮਾਂ zero level ਤੋਂ ਕਰਵਾ ਰਹੀ ਹਾਂ ਕਿਸੇ ਨੂੰ ਕੋਈ ਦਿੱਕਤ ਹੈ ਤਾਂ comment section 'ਚ ਇੱਕ message ਕਰ ਸਕਦਾ ਹੈ madam ਆਹ ਸਾਨੂੰ ਪਤਾ ਨੀ ਲੱਗਿਆ ਠੀਕ ਹੈ ਬੱਚੇ ਚਲੋ ਵੀ ਚਾਰ ਦਾ divisibility rule ਕੀ ਕਹਿੰਦਾ ਹੈ last ਵਾਲੇ ਕਿੰਨੇ ਅੱਖਰ check ਕਰਨੇ ਆ guys ਦੋ ਅੱਖਰ last ਵਾਲੇ ਬੱਚਿਓ ਦੋ ਅੱਖਰ check ਕਰਨੇ ਹੈ ਜੇ ਤਾਂ last ਵਾਲੇ ਦੋ ਅੱਖਰ ਕੀ ਹੋਣ ਚਾਰ ਤੇ divide ਹੁੰਦੇ ਹੋਣ ਜਾਂ last ਵਾਲੇ ਦੋ ਅੱਖਰ ਕੀ ਹੋਣ ਬੱਚੇ ਦੋਨੋਂ ਕੀ ਹੋਣ ਜ਼ੀਰੋਆਂ ਹੋਣ ਜੇ last ਵਾਲੇ ਦੋਨੋਂ ਅੱਖਰ ਚਾਰ ਤੇ divide ਹੁੰਦੇ ਆ ਤਾਂ ਸਮਝ ਜਾਇਓ ਕਿ ਪੂਰੀ ਰਕਮ ਕਿਹਦੇ ਤੇ divide ਹੋਊਗੀ ਚਾਰ ਤੇ ਜੇ last ਵਾਲੇ ਦੋਨੋਂ ਅੱਖਰ ਬੱਚੇ ਚਾਰ ਤੇ divide ਹੁੰਦੇ ਆ ਤਾਂ ਸਮਝ ਜਾਇਓ ਕਿ ਪੂਰੀ ਰਕਮ ਵੀ ਕਿਹਦੇ ਤੇ divide ਹੋਊਗੀ ਚਾਰ ਤੇ ਜਿਵੇਂ for example ਮੈਂ ਤੁਹਾਨੂੰ ਆਹ ਲਿਖ ਦਿੱਤਾ ਵੀ ਦੇਖੋ ਦੇਖੋ ਆਹ ਕਿੱਢੀ ਰਕਮ ਦੇ ਦਿੱਤੀ ਤੁਸੀਂ ਕੁਛ ਨੀ ਦੇਖਣਾ ਤੁਸੀਂ ਸਿਰਫ਼ last ਵਾਲੇ ਕਿੰਨੇ ਅੱਖਰ check ਕਰਨੇ ਹੈ ਦੋ last ਵਾਲੇ ਦੋ ਅੱਖਰ ਕੀ ਅੱਠ ਹੈ ਅੱਠ ਬੱਚੇ ਚਾਰ ਤੇ divide ਹੁੰਦਾ ਹੈ ਬਿਲਕੁਲ ਹੁੰਦਾ ਹੈ madam ਤਾਂ ਬਾਕੀ ਕੀ ਆਊਗਾ ਦੱਸੋ ਬਾਕੀ ਕੀ ਆਊਗਾ ਬੱਚੇ zero ਬਾਕੀ ਕੀ ਆਊਗਾ guys zero ਚਲੋ ਬਾਈ ਇਸ ਇਸੇ

ਬਾਕੀ ਕੀ ਆਊਗਾ ਬੱਚੇ comment section 'ਚ comment ਕਰੋ ਇਹਦਾ ਬਾਕੀ ਕੀ ਆਊਗਾ। Last ਦੋ ਅੱਖਰ ਦੱਸੋ ਬਾਈ good evening ਬਾਈ ਸਭ ਨੂੰ ਦੀਪ ਕੌਰ good evening ਬੱਚੇ ਚਲੋ ਬਾਈ ਦੱਸੋ ਇਹਦਾ last ਵਾਲਾ ਅਹ ਦੱਸੋ ਇਹਦਾ answer ਕੀ ਆਊਗਾ, ਫਟਾਫਟ ਯਾਰ comment ਕਰਕੇ answer ਦੇ ਦਓ ਕੀ ਆਊਗਾ ਗੁਰਬਾਜ ਸਿੰਘ ਦਾ answer ਆ ਗਿਆ ਤਿੰਨ ਬਾਕੀ ਬੱਚੇ ਬਾਈ ਕੀ ਕਰੀ ਜਾਂਦੇ ਹੋ ਬਹੁਤ easy ਹੈ statement ਪਾਉਣ ਸਾਰ answer ਆਉਣਾ ਚਾਹੀਦਾ ਸੀ ਤੁਹਾਡਾ ਕੁਛ ਹੈ ਨੀ ਕਰੋ answer ਇੰਨੇ ਮੈਂ ਪਾਣੀ ਪੀ ਲੈਂਦੀ ਹਾਂ ਤੁਸੀਂ answer ਦਓ

ਬਾਕੀ ਕਿੰਨਾ ਬਚੇਗਾ ਚੋਕਮ ਚੋਕੀ ਛੋਲਾਂ ਬਾਕੀ ਕਿੰਨਾ ਬਚ ਗਿਆ ਬਾਈ ਤਿੰਨ ਬਿਲਕੁਲ ਹੀ ਸਹੀ ਹੈ very good ਬੱਚੇ ਸਾਬਾਸ਼ very good guys very good ਸਾਬਾਸ਼ ਬਾਈ ਮਜ਼ਾ ਆ ਗਿਆ ਤੁਸੀਂ ਸਭ ਨੇ answer ਦਿੱਤਾ very good ਚਲੋ ਵੀ ਬੱਚੇ next ਕਰਦੇ ਹਾਂ ਹੁਣ ਤੁਹਾਨੂੰ ਮੈਂ ਕਹਿ ਦੇਵਾਂ ਬਾਈ divisibility rule ਦੱਸੋ ਅੱਠ ਦਾ ਬੱਚੇ ਜਿਹੜਾ divisibility rule ਹੈ eight ਦਾ ਹੈ ਨਾ ਉਹ ਪਤਾ ਕੀ ਕਹਿੰਦਾ ਹੈ ਕਹਿੰਦਾ last ਵਾਲੇ ਬੱਚਿਓ ਤਿੰਨ ਅੱਖਰ check ਕਰਨੇ ਹੈ divisibility rule ਅੱਠ ਦੇ ਵਿੱਚ divisibility rule ਅ~ ~ਠ ਦੇ ਵਿੱਚ ਕੀ ਹੈ last ਕਿੰਨੇ digit check ਕਰਨੇ ਆਂ ਬਾਈ last three digit check ਕਰਨੇ ਹੈ ਯਾਦ ਰੱਖਿਓ digit ਦਾ ਮਤਲਬ ਹੁੰਦਾ ਹੈ ਬੱਚੇ ਅੱਖਰ last ਵਾਲੇ ਕਿੰਨੇ ਅੱਖਰ check ਕਰੋਂਗੇ ਤਿੰਨ ਜਾਂ ਤਾਂ ਤਿੰਨੇ ਕੀ ਹੋਣ ਅੱਠ ਤੇ divide ਹੁੰਦੇ ਹੋਣ ਜਾਂ ਤਿੰਨੇ ਕੀ ਹੋਣ ਬੱਚੇ zero ਹੋਣ ਜਾਂ ਤਾਂ ਤਿੰਨੇ ਬੱਚਾ ਪਾਰਟੀ ਅੱਠ ਤੇ divide ਹੋਣ ਜਾਂ ਤਿੰਨੇ guys ਅੱਠ ਤੇ ਕੀ ਹੋਣ zero ਹੋਣ ਜਿਵੇਂ for example ਵੇਖੋ ਮੈਂ ਐਵੀਂ ਰਕਮ ਲਿਖੀ ਜਾਂਦੀ ਹਾਂ ਕੋਈ ਫ਼ਰਕ ਨੀ ਪੈ ਰਿਹਾ ਨਾ ਬੱਚੇ ਤੁਸੀਂ ਕੀ check ਕਰਨਾ ਹੈ ਇਹਦੇ ਵਿੱਚ ਤੁਸੀਂ ਕੀ check ਕਰਨਾ ਹੈ ਤੁਸੀਂ ਸਿਰਫ਼ check ਕਰੋਂਗੇ ਬਾਈ ਦੇਖੋ ਕਿੱਢੀ ਰਕਮ ਲਿਖ ਦਿੱਤੀ ਆਹ ਇੱਡੀ ਵੱਡੀ ਰਕਮ ਹੈ ਮੰਨ ਲਓ ਤੁਹਾਨੂੰ ਪੇਪਰ 'ਚ ਆ ਗਈ ਵੀ ਅੱਠ ਨਾਲ divide ਕਰਕੇ ਦੇਖ ਤੇ ਬਾਕੀ ਦੇ ਤੁਸੀਂ ਬਾਈ ਸਾਰੀ ਰਕਮ divide ਨੀ ਕਰਨੀ guys ਤੁਸੀਂ ਸਾਰੀ ਰਕਮ divide ਨਹੀਂ ਕਰਨੀ ਤੁਸੀਂ ਸਿਰਫ਼ ਕੀ check ਕਰਨਾ ਹੈ last ਵਾਲੇ ਤਿੰਨ ਅੱਖਰ ਤੁਸੀਂ ਕੀ check ਕਰਨਾ ਹੈ ਬੱਚਿਓ last ਵਾਲੇ ਤਿੰਨ ਅੱਖਰ ਅੱਠ ਸੌ ਅਠਾਸੀ ਹੈ ਨਾ ਅੱਠ ਸੌ ਅਠਾਸੀ ਨੂੰ ਅੱਠ ਤੇ divide ਕਰ ਦਓ ਅੱਠ ਸੌ ਅਠਾਸੀ ਨੂੰ ਅੱਠ ਤੇ divide ਕਰ ਦਓ ਬਾਕੀ ਕੀ ਨਿਕਲੇਗਾ zero ਬਾਕੀ ਕੀ ਆਊਗਾ ਬੱਚੇ zero ਗੱਲ ਸਮਝ ਆਈ। ਦੱਸੋ ਸਭ ਨੂੰ clear ਹੋ ਰਿਹਾ ਹੈ ਬਿਲਕੁਲ ਬਾਈ ਸਾਬਾਸ਼ very good very good very good ਚਲੋ very good very good very good ਚੂਹੇ ਦੀ ਖੁੱਡ ਹਨਾ ਚਲੋ ਬਾਈ ਬੱਚਿਓ ਆਹ ਦੇਖੋ ਸਾਰੇ ਜਾਣੇ ਦੇਣਗੇ ਮੈਨੂੰ ਇਸ question ਦਾ answer zero ਪਾਈ ਹੈ ਇਹ ਮੈਨੇ zero six four one ਦੇਖੋ ਕਿੱਢੀ ਰਕਮ ਹੈ ਇਹਨੂੰ divide ਕਰਨਾ ਹੈ ਤੁਸੀਂ ਅੱਠ ਨਾਲ ਦੱਸੋ ਬਾਈ ਬਾਕੀ ਕਿੰਨਾ ਬਚੇਗਾ ਬੱਚੇ ਬਾਕੀ ਲਿਖੋ ਫਟਾਫਟ comment section 'ਚ ਕੀ ਬਚੇਗਾ। ਫਟਾਫ guys answer ਦਓ ਬਾਈ ਬਾਕੀ ਕੀ ਬਚੇਗਾ। ਹਰ ਪੰਜਾਬ ਦੇ ਪੇਪਰ 'ਚ ਇਹ question ਆਉਂਦੇ ਹਰ ਪੰਜਾਬ ਦੇ ਪੰਜਾਬ ਪੁਲਿਸ ਦਾ ਪੇਪਰ ਹੋਇਆ ਸੀ ਦੋ ਹਜ਼ਾਰ ਬਾਈ ਦੇ ਵਿੱਚ ਪੰਜਾਬ ਪੁਲਿਸ ਦਾ ਪੇਪਰ ਹੋਇਆ ਦੋ ਹਜ਼ਾਰ ਬਾਈ ਦੇ ਵਿੱਚ ਸਬ ਇੰਸਪੈਕਟਰ ਦਾ ਤੁਸੀਂ ਦੇਖੋਗੇ ਨਾ divisibility rule ਤੋਂ ਦੋ question ਆਏ ਪਏ ਆ ਇੱਕ ਪੇਪਰ ਦੇ ਵਿੱਚ ਤੁਸੀਂ ਆਪ ਦੇਖੋ ਹੁਣੀ ਪੇਪਰ ਖੋਲ ਕੇ ਦੇਖ ਲਓ ਜੇ ਤੁਸੀਂ ਦੇਖੋਗੇ ਸਬ ਇੰਸਪੈਕਟਰ ਦਾ ਪੇਪਰ set b a ਮੈਂ ਅੱਜ b a set ਕਰਵਾਇਆ ਕੱਲ੍ਹ ਦੀ class ਦੇ ਵਿੱਚ ਕੱਲ੍ਹ ਮੈਂ ਨੋਂ ਵਜੇ b a set ਕਰਵਾਇਆ ਬੱਚੇ ਉਹ set ਦੇ ਵਿੱਚ ਮੈਂ ਦੇਖਿਆ ਦੋ question ਆਏ ਪਏ ਆ divisibility rule ਤੋਂ clear ਹੈ ਤਾਂ ਬੱਚੇ ਬਹੁਤ ਜ਼ਰੂਰੀ ਹੈ ਇਹ rule ਸਭ ਨੂੰ ਪਤਾ ਹੋਣੇੇ ਚਾਹੀਦੇ ਹੈ ਬਿਲਕੁਲ ਬਾਈ very good guys ਸਭ ਨੇ answer ਦੇ ਦਿੱਤਾ ਛੇ ਸੌ ਇਕਤਾਲੀ ਨੂੰ divide ਕਰਕੇ ਕਿੰਨਾ ਦੇ ਦਿੱਤਾ ਇੱਕ ਬਿਲਕੁਲ ਹੀ ਸਹੀ ਹੈ very good ਬਾਈ very good ਬੱਚਾ very good ਸਾਬਾਸ਼ ਬਿਲਕੁਲ ਹੀ ਸਹੀ ਹੈ l Very good ਚਲੋ ਬੱਚੇ ਅੱਗੇ ਵੱਧਦੇ ਹਾਂ ਆਪਾਂ ਅੱਗੇ ਕੀ ਕਰਨਾ ਹੈ ਦੇਖੋ ਅੱਗੇ ਬੱਚੇ ਬਹੁਤ ਵਾਰ ਪੇਪਰ 'ਚ ਆਉਂਦਾ ਹੈ divisibility rule ਤਿੰਨ ਦਾ ਬੱਚੇ divisibility rule ਤਿੰਨ ਦਾ ਕਿਵੇਂ ਆ ਦੇਖੋ ਹਰ ਕੋਈ

formula ਤਾਂ ਇਹਦਾ ਇਹ ਹੈ sum of all numbers ਜਾਂ all digits ਕਹਿੰਦੇ ਜਿੰਨੇ ਵੀ digit ਆ ਉਹਦਾ ਜੋੜ ਕਰ ਦਓ ਉਹਨੂੰ divide ਕਰ ਦਓ ਤਿੰਨ ਨਾਲ formula ਤਾਂ ਇਹਦਾ ਇਹ ਹੈ formula ਕੀ ਹੈ sum of all digits divide three but ਬੱਚੇ ਅੱਜ ਤੋਂ ਬਾਅਦ ਕਦੇ ਵੀ sum ਨੀ ਕਰਨਾ sum ਨਹੀਂ ਕਰਨਾ ਤਾਂ madam ਕਰਨਾ ਕੀ ਹੈ ਤੁਸੀਂ ਕਹੋਗੇ madam ਜੇ ਜੋੜ ਨੀ ਕਰਨਾ ਤਾਂ ਕਰਨਾ ਕੀ ਹੈ ਹਨਾ ਤਾਂ ਬਾਈ ਕਦੇ ਵੀ ਤੁਸੀਂ sum ਨੀ ਕਰੋਂਗੇ ਤੁਸੀਂ ਕੀ ਕਰੋਗੇ ਦੇਖੋ ਕੀ ਕਰਨਾ ਹੈ ਠੀਕ ਹੈ ਸਭ ਨੇ ਧਿਆਨ ਦੇਣਾ ਬਾਈ ਕਿਵੇਂ ਕਰਨਾ ਹੈ question ਬਹੁਤ ਵਾਰ ਯਾਰ ਪੇਪਰ 'ਚ ਆਉਂਦਾ ਇਹ question ਬਹੁਤ ਵਾਰ ਆਉਂਦਾ ਹੈ ਠੀਕ ਹੈ ਦੇਖੋ ਹੁਣ ਮੈਂ ਤੁਹਾਨੂੰ ਕਹਿ ਦਿੱਤਾ ਵੀ divide ਕਰੋ ਤਿੰਨ ਨਾਲ ਬਾਕੀ ਕੱਢੋ ਬੱਚੇ ਪਹਿਲੀ ਗੱਲ ਤਾਂ ਇੱਡੀ ਵੱਡੀ ਰਕਮ ਦਾ ਜੋੜ ਕਰਨਾ ਹੀ ਜੋੜ ਕਰਦੇ ਕਰਦੇ ਹੀ ਤੁਸੀਂ ਪੇਪਰ 'ਚ ਗ਼ਲਤ ਕਰ ਲਵੋਂਗੇ ਤਾਂ ਕਰਕੇ ਬਾਈ ਜੋੜ ਕਿਸੇ ਨੇ ਨਹੀਂ ਕਰਨਾ ਤਾਂ ਕੀ ਕਰਨਾ ਹੈ ਦੇਖੋ ਤਿੰਨ ਨਾਲ divide ਕਰਨਾ ਹੈ ਸਭ ਨੂੰ ਤਿੰਨ ਨਾਲ ਕੱਟੀ ਜਾਓ ਤਿੰਨ ਦੇ table ਤੇ ਤਿੰਨ ਆਉਂਦਾ ਹੈ ਬਿਲਕੁਲ ਆਉਂਦਾ ਹੈ ਚਾਰ ਤੇ ਦੋ

ਅਗਲਾ question ਜਿਵੇਂ ਮੈਂ ਤੁਹਾਨੂੰ ਪਾ ਰਹੀ ਬਾਈ ਦੇਖੋ ਤੁਸੀਂ answer ਕੀ ਆਊਗਾ। ਲਓ ਬਾਈ ਮੈਂ ਤੁਹਾਨੂੰ ਕਹਿ ਦਿੱਤਾ ਬਾਈ ਤਿੰਨ ਨਾਲ divide ਕਰੋ ਤੁਸੀਂ ਪਤਾ ਹੈ ਕਿਵੇਂ ਕਰਨਾ ਹੈ ਓਦਾਂ ਹੀ solve ਕਰਨਾ ਹੈ ਤਿੰਨ ਨਾਲ ਕੱਟ ਦਿੱਤਾ ਦੋ ਤੇ ਇੱਕ ਤਿੰਨ ਹੋ ਗਿਆ ਤਿੰਨ ਨਾਲ ਤਿੰਨ ਕੱਟਿਆ ਗਿਆ ਬੱਚੇ ਸੱਤ ਤੇ ਦੋ ਕੀ ਕੱਟਿਆ ਗਿਆ ਨੋਂ ਕੱਟਿਆ ਗਿਆ

ਬਾਕੀ ਕਿੰਨਾ ਰਹੇਗਾ guys ਇੱਕ ਇਸ question ਦੇ ਵਿੱਚ ਕਿੰਨਾ ਰਹੇਗਾ ਬਾਈ ਇੱਕ ਰਹੇਗਾ ਬਿਲਕੁਲ ਬਾਈ ਸਾਬਾਸ਼ ਸਰਗੁਣ ਕੌਰ ਨੇ ਪੁੱਛਿਆ madam pairs ਕੱਟਣੇ ਆਂ ਬਿਲਕੁਲ ਜ਼ਰੂਰੀ ਨੀ pair ਦੀ ਲੋੜ ਪਵੇ ਜਿਵੇਂ ਇਕੱਲਾ ਤੀਆ ਆ ਗਿਆ ਇਕੱਲਾ three ਆ ਗਿਆ ਤਾਂ ਉਹਨੂੰ ਇਕੱਲੇ ਨੂੰ ਕੱਟ ਦਓ। ਜੇ ਮੰਨ ਲਓ ਨਹੀਂ ਇਕੱਲਾ three ਹੈ ਤਾਂ ਚਾਰ ਦੇ ਨਾਲ ਦੋ ਨੂੰ pair ਬਣਾ ਕੇ ਛੇ ਕੱਟ ਦਓ ਗੱਲ ਸਮਝ ਆਈ ਤਿੰਨ ਦੇ table ਤੇ ਆਉਣਾ ਚਾਹੀਦਾ ਹੈ ਕੁਛ ਵੀ ਆ ਰਿਹਾ ਉਵੇਂ solve ਕਰਨਾ ਹੈ ਦੱਸੋ ਯਾਰ ਸਮਝ ਆ ਰਿਹਾ ਮਜ਼ਾ ਆ ਰਿਹਾ ਹੈ, ਕਰਨ ਦੇ ਵਿੱਚ number system ਕਰਨ 'ਚ ਮਜ਼ਾ ਆ ਰਿਹਾ, ਹਰ ਪੰਜਾਬ ਦੇ ਪੇਪਰ ਯਾਰ ਇਹ question ਆਉਂਦੇ ਹੈ ਤੁਸੀਂ ਇਹ ਦੇਖੋ ਇਹ ਕੁਆਸਚਨਾਂ 'ਚ ਹੈ ਵੀ ਕੀ ਹੈ ਜੇ ਸਾਰਿਆਂ ਨੂੰ ਮਜ਼ਾ ਆ ਰਿਹਾ ਨਾ ਇੱਕ ਵਾਰ thumbs up ਭੇਜ ਦਓ ਕਿ madam ਬਹੁਤ ਵਧੀਆ ਲੱਗ ਰਿਹਾ ਮਜ਼ਾ ਆ ਰਿਹਾ ਸਮਝ ਆ ਰਿਹਾ ਹੈ। ਫਟਾਫਟ ਯਾਰ ਦੇਖੋ ਫਟਾਫਟ thumbs up ਭੇਜੋਗੇ ਤੁਸੀਂ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਹਾਂ ਯਾਰ ਤੁਹਾਨੂੰ ਸਭ ਨੂੰ ਮਜ਼ਾ ਆ ਰਿਹਾ but ਤੁਹਾਨੂੰ ਮਜ਼ਾ ਨਹੀਂ ਆ ਰਿਹਾ ਪਤਾ ਹੈ ਤੁਸੀਂ like ਨੀ ਕਰਦੇ ਕਲਾਸਾਂ ਫਟਾਫਟ ਯਾਰ ਇੱਕ ਅੰਗੂਠਾ ਦੱਬ ਦਓ like ਕਰ ਦਓ ਫਟਾਫਟ ਚਲੋ। Okay ma'am okay ਸਭ ਨੂੰ ਮਜ਼ਾ ਆ ਰਿਹਾ ਹੈ ਬਿਲਕੁਲ ਹਾਂਜੀ okay ਹਮ nice method ਹੈ okay

ਬੱਚੇ ਅੱਗੇ ਜਿਹੜਾ ਤੁਸੀਂ ਕਰਨਾ ਹੈ ਉਹ ਕੀ ਹੈ ਬਾਈ ਨੋਂ ਦਾ divisibility rule ਦੱਸਣਾ ਹੈ ਬੱਚੇ ਜਿਹੜਾ ਅੱਗੇ ਆਪਾਂ ਕਰਾਂਗੇ ਉਹ ਨੋਂ ਦਾ divisibility rule ਵੀ ਬਹੁਤ ਵਾਰ ਪੇਪਰ 'ਚ ਆਇਆ ਹੈ ਨੋਂ ਦਾ divisibility rule ਵੀ ਬਹੁਤ ਵਾਰ ਪੇਪਰ 'ਚ ਆਇਆ ਹੈ ਤੇ rule ਕਹਿੰਦਾ ਕੀ ਹੈ ਇਹ ਵੀ ਗੱਲ ਸੁਣੋ ਦੇਖੋ ਜਿਹੜਾ ਇਹ rule ਹੈ ਕੀ ਕਹਿ ਰਿਹਾ ਇਹਦੀ ਕਹਾਣੀ ਸੁਣੋ ਠੀਕ ਹੈ ਬੱਚੇ ਇਹ ਪਤਾ ਕੀ ਕਹਿ ਰਿਹਾ ਹੈ rule ਕੀ ਕਹਿ ਰਿਹਾ ਹੈ rule ਕੀ ਕਹਿ ਰਿਹਾ ਹੈ ਦੇਖੋ ਬੱਚੇ rule ਕਹਿ ਰਿਹਾ ਬਾਈ ਉਹੀ rule ਕਹਿ ਰਿਹਾ ਹੈ sum ਕਰਦੋ ਕਹਿੰਦੇ all digit ਦਾ, ਮੈਂ ਕਿਹਾ ਬਾਈ ਮੈਨੂੰ ਤਾਂ ਜੋੜ ਕਰਨਾ ਲੱਗਦਾ ਔਖਾ ਦੇਖ ਮੈਨੂੰ ਤਾਂ ਜੋੜ ਕਰਨਾ ਲੱਗਦਾ ਹੈ ਔਖਾ, ਤੇ ਮੈਂ ਕੀ apply ਕਰਨਾ ਹੈ ਉਹੀ Cutting ਵਾਲਾ method ਠੀਕ ਹੈ ਬੱਚੇ rule ਤਾਂ ਆਪਦੀ ਗੱਲ ਇਹ ਦੱਸਦਾ ਕਹਿੰਦਾ ਮੈਂ ਤਾਂ ਇਹ ਕਹਿ ਰਿਹਾਂ ਕਹਿੰਦਾ ਮੈਂ ਤਾਂ ਇਹ ਕਹਿ ਰਿਹਾਂ ਕਿ sum ਕਰਦੋ ਸਾਰੇ digit ਦਾ ਮੈਂ ਤਾਂ rule ਤਾਂ ਇਹ ਕਹਿ ਰਿਹਾ ਕਹਿੰਦਾ ਜੋੜ ਕਰਦੋ ਬਾਈ ਸਾਰੇ ਨੰਬਰਾਂ ਦਾ but ਉਹ ਕਰਨਾ ਜਿਹੜਾ ਮੈਨੂੰ ਕੀ ਲੱਗਦਾ ਔਖਾ, ਜਦੋਂ ਮੈਨੂੰ ਔਖਾ ਲੱਗਦਾ ਤਾਂ ਤੁਹਾਨੂੰ ਵੀ ਔਖਾ ਲੱਗਦਾ ਹੋਊ ਕਿਉਂਕਿ ਆਪਾਂ ਨੂੰ ਕੱਟਣਾ ਸੌਖਾ ਲੱਗਦਾ ਹੋਊ ਜੋੜ ਕਰਨਾ ਔਖਾ ਲੱਗਦਾ ਹੈ ਤਾਂ divide ਕਿਹਦੇ ਨਾਲ ਕਰਨਾ ਹੈ ਬੱਚੇ ਨੋਂ ਨਾਲ ਬਿਲਕੁਲ ਨੀ ਕਰਦੇ ਆਪਾਂ ਇਵੇਂ ਆਪਾਂ ਇਵੇਂ ਕਰਨਾ ਨੀ ਆਪਾਂ ਕੀ ਕਰਨਾ ਹੈ ਨੋਂ ਦੇ pair ਬਣਾ ਬਣਾ ਕੇ ਕੀ ਕਰਨਾ ਹੈ ਕੱਟਣਾ ਹੈ ਨੋਂ ਦੇ pair ਬਣਾ ਬਣਾ ਕੇ ਕੀ ਕਰਨਾ ਹੈ ਬੱਚੇ ਕੱਟਣੇ ਆਂ ਬਾਈ ਠੀਕ ਹੈ ਸਾਰੇ ਬੱਚਿਆਂ ਨੂੰ ਹੁਣ ਆਉਣ ਲੱਗ ਗਿਆ ਮੈਨੂੰ ਉਮੀਦ ਹੈ ਬਾਈ ਤੁਹਾਨੂੰ ਸਭ ਨੂੰ ਕੀ ਆਉਣ ਲੱਗ ਗਿਆ rule ਆਉਣ ਲੱਗ ਗਏ ਲਓ ਬਾਈ ਆਹ statement ਆ ਗਈ ਹੁਣ ਇੱਥੇ ਨੋਂ ਦੇ pair ਬਣਾ ਕੇ ਕੱਟਣੇ ਹੈ ਠੀਕ ਹੈ ਬੱਚੇ ਇੱਥੇ ਦੇਖੋ ਤਿੰਨ ਦੋ ਤਿੰਨ ਤੇ ਛੇ ਨੋਂ ਕੱਟ ਦਿੱਤਾ

ਉਸਤੋਂ ਬਾਅਦ ਬੱਚੇ ਛੇ ਤੇ ਤਿੰਨ ਛੇ ਇੱਕ ਆਹ ਇੱਕ ਤਿੰਨ ਆਹ ਕੱਟਿਆ ਗਿਆ ਰਹਿ ਕੀ ਗਿਆ ਬੇਚਾਰਾ ਬੇਚਾਰਾ ਰਹਿ ਕੌਣ ਗਿਆ ਤਿੰਨ ਰਹਿ ਗਿਆ ਬੱਚੇ ਜਿਹੜਾ ਤਿੰਨ ਰਹਿ ਗਿਆ ਉਹ ਕੀ ਹੈ ਬਾਈ ਬਾਕੀ ਹੈ ਤਿੰਨ ਕੀ ਹੈ guys ਬਾਕੀ ਹੈ ਦੱਸੋ ਬਾਈ ਸਾਰੇ ਜਾਣੇ comment ਕਰਕੇ rule ਸਮਝ ਆਇਆ ਨੋਂ ਦਾ ਫਟਾਫਟ ਯਾਰ ਹੋਰ energetic ਨਾਲ answer ਦਿਆ ਕਰੋ energy ਪੂਰੀ ਹੋਣੀ ਚਾਹੀਦੀ ਹੈ ਤੁਹਾਡੀ class ਦੇ ਵਿੱਚ ਜਦੋਂ math ਦੀ class ਆਉਂਦੀ ਹੈ ਨਾ ਕੋਪੀ ਪੈਨ ਚੱਕ ਕੇ ਬੈਠਿਆ ਕਰੋ ਤਾਂ ਜੋ ਤੁਸੀਂ ਹਰ question ਦੀ ਕੀ ਕਰ ਸਕੋ practice ਕਰ ਸਕੋ ਯਾਰ ਫਟਾਫਟ ਇੱਕ ਵਾਰ ਕੋਪੀ ਪੈਨ ਚੁੱਕ ਕੇ answer ਨਾਲ ਦੀ ਨਾਲ ਆਉਣੇ ਚਾਹੀਦੇ ਹੈ ਤੁਹਾਡੇ ਨਾਲ ਦੀ ਨਾਲ ਬਿਲਕੁਲ ਬਾਈ ਚਲੋ ਬੱਚੇ question ਪਾਉਣ ਜਾ ਰਹੀ ਹਾਂ ਦੇਖਦੀ ਹਾਂ ਕਿਹੜਾ ਬੱਚਾ ਮੈਨੂੰ ਸਭ ਤੋਂ ਪਹਿਲਾਂ answer ਦੇ ਕੇ ਜਾਂਦਾ ਹੈ ਫਟਾਫਟ ਬਾਈ ਚਲੋ ਬੱਚੇ question ਕਰੋ ਤੇ ਦੇਖਦੇ ਹਾਂ ਕਿਹੜਾ ਬੱਚਾ ਸਭ ਤੋਂ ਪਹਿਲਾਂ answer ਪਾਉਂਦਾ ਹੈ ਤੇ answer ਦਿੰਦਾ ਹੈ ਲਓ ਬਾਈ divide ਕਰੋ ਬੱਚੇ ਨੋਂ ਨਾਲ ਬਾਕੀ ਲਿਖੋ ਕੀ ਆਊਗਾ ਜ਼ਲਦੀ ਤੋਂ ਜ਼ਲਦੀ energetic mood 'ਚ ਰਿਹਾ ਕਰੋ math ਦੀ class ਦੇ ਵਿੱਚ ਫਟਾਫਟ ਠੀਕ ਹੈ ਬਹੁਤ ਵਧੀਆ ਬਹੁਤ ਵਧੀਆ ਬਿਲਕੁਲ ਫਟਾਫਟ energetic ਥੋੜ੍ਹਾ ਜਿਹਾ energy ਪੂਰਵਕ। ਠੀਕ ਹੈ ਤਾਂਹੀਓ math ਆਊਗਾ ਜੇ energy ਨਾਲ ਰਹੋਗੇ ਥੋੜ੍ਹਾ ਜਿਹਾ ਚਲੋ ਬਾਈ ਦੱਸੋ ਫਟਾਫਟ ਬਾਕੀ ਕੀ ਆਊਗਾ without ਕੋਪੀ ਪਿੰਨ very good ਬਾਈ very good ਬੱਚੇ ਇਹੀ ਕੁਛ ਚਾਹੀਦੀ ਹੈ ਜੇ ਤੁਸੀਂ without ਕੋਪੀ ਪਿੰਨ question ਕਰਨ ਲੱਗ ਗਏ ਨਾ ਤਾਂ ਮੇਰਾ ਜੀਵਨ ਸਫ਼ਲ ਹੋ ਗਿਆ ਹਨਾ ਕਿਉਂਕਿ ਮੇਰਾ ਪੜ੍ਹਾਇਆ ਹੋਇਆ ਬੱਚਾ ਜੇ ਤੁਸੀਂ ਬਿਨਾਂ ਕੋਪੀ ਪਿੰਨ ਤੋਂ ਕਰਦੇ ਹੋ ਨਾ ਯਾਰ ਤਾਂ teacher ਨੂੰ ਬਹੁਤ proud ਹੁੰਦਾ ਹੈ proud ਹੈ ਬੱਚੇ ਮੈਨੂੰ ਤੁਹਾਡੇ ਤੇ proud ਹੈ ਬਾਈ ਫਟਾਫਟ ਕਰੋ ਯਾਰ ਥੋੜ੍ਹਾ ਜਿਹਾ ਅਹ ਜ਼ਲਦੀ ਦੇਖੋ ਗੁਲਸਨ ਦਾ answer ਆ ਚੁੱਕਿਆ ਤਿੰਨ ਜਸਵਿੰਦਰ ਗਿੱਲ ਦਾ ਛੇ ਛੇ ਚਾਰ ਯਾਰ answer ਕੀ ਦੇਈ ਜਾਂਦੇ ਹੋ answer ਕੀ ਆ ਰਿਹਾ ਤੁਹਾਡੇ ਚਾਰ ਚਾਰ ਤਿੰਨ ਤਿੰਨ ਆਪਸਨਾਂ ਲਿਆ ਦਿੱਤੀਆਂ ਜਾਣੀ ਕੱਟ ਨੀ ਸਕਦੇ ਤੁਸੀ ਧਿਆਨ ਨਾਲ ਤਿੰਨ ਚਾਰ ਪੰਜਾ ਛੇ ਇਹ ਕੋਈ answer ਹੈ answer ਇੱਕ ਲਿਆਓ ਯਾਰ ਕੀ ਕਰੀ ਜਾਂਦੇ ਹੋ ਹਾਲੇ ਵੀ ਪਤਾ ਨੀ ਕੀ ਕਰੀ ਜਾਂਦੇ ਹੈ ਇਹ ਸਾਰੇ ਕੀ answer ਆ ਰਿਹਾ ਬਾਈ ਸਭ ਦਾ ਗ਼ਲਤ ਹੈ, ਸਾਰੇ ਪਤਾ ਨੀ ਤਿੰਨ ਆਊਗਾ ਕਿ ਛੇ ਆਊਗਾ, ਤਿੰਨ ਆਊਗਾ, ਛੇ ਆਊਗਾ, ਚਾਰ ਆਊਗਾ, ਪੰਜ ਆਊਗਾ ਸਾਰੀਆਂ ਆਪਸਨਾਂ ਆ ਚੁੱਕੀਆਂ ਇਹ ਕਹਿੰਦੇ madam ਤੁਸੀਂ ਨੀ ਆਪਸਨਾਂ ਦਿੰਦੇ ਤਾਂ ਅਸੀਂ ਦੇ ਦਿੰਦੇ ਹਾਂ ਹਨਾ। ਤੁਸੀਂ ਨੀ ਆਪਸਨਾਂ ਦੇ ਰਹੇ ਤਾਂ ਅਸੀਂ ਦੇਖੋ ਬਾਈ ਨੋਂ ਨਾਲ ਹੀ ਕੱਟਣਾ ਹੈ ਹੌਲੀ ਕੱਟ ਲਓ, ਅੱਠ ਤੇ ਇੱਕ ਨੋਂ ਕੱਟਿਆ ਗਿਆ ਨੋਂ ਦਾ ਨੋਂ ਕੱਟ~ ਆਹ ਵੀ ਕੱਟਿਆ ਗਿਆ ਬੱਚੇ ਠੀਕ ਹੈ ਛੇ ਤੇ ਤਿੰਨ ਨੋਂ ਵੀ ਕੱਟਿਆ ਗਿਆ ਬਾਈ ਦੇਖੋ ਹੌਲੀ ਕੱਟ ਲਓ ਯਾਰ ਕੀ ਕਾਹਲੀ ਹੈ ਸੱਤ ਤੇ ਦੋ ਨੋਂ ਆਹ ਵੀ ਕੱਟਿਆ ਗਿਆ ਰਹਿ ਕੀ ਗਿਆ ਬੱਚੇ ਇੱਕ ਤਿੰਨ ਆਹ ਬਚ ਗਿਆ ਹੋਰ ਕੁੁਛ ਬਚਿਆ ਦੇਖੋ ਕੁਛ ਨੀ ਬਚਿਆ ਇੱਕ ਤਿੰਨ ਆਹ ਬਚਿਆ ਹੈ ਤਿੰਨ ਤੇ ਤਿੰਨ ਕਿੰਨਾ ਆਊਗਾ ਬਾਈ ਬਾਕੀ ਆਊਗਾ ਬੱਚੇ ਛੇ ਬਾਕੀ ਕੀ ਆਊਗਾ guys ਛੇ ਆਊਗਾ ਬਾਈ ਛੇ ਬਾਕੀ ਆਊਗਾ ਛੇ ਛੇ ਛੇ, ਪਤਾ ਨੀ ਆਹ ਤਿੰਨ ਕਿਵੇਂ ਆਇਆ, ਤਿੰਨ ਕਿਵੇਂ ਆਇਆ ਸੀ ਚਾਰ ਕਿਵੇਂ ਆਇਆ ਸੀ ਪੰਜ ਕਿਵੇਂ ਆਇਆ ਮੈਨੂੰ ਦੱਸਿਓ ਮਾੜਾ ਜਿਹਾ ਪੰਜ ਕਿੱਥੋਂ ਆ ਗਿਆ ਕਿਹੜਾ ਪੰਜ ਲਿਆ ਦਿੱਤਾ ਤੁਸੀਂ ਹਮ ਪੱਕਾ ਪੰਜ ਵਾਲਿਆਂ ਨੇ ਪਤਾ ਕੀ ਕੀਤਾ ਹੋਣਾ, ਜੋੜ ਕੀਤਾ ਹੋਣਾ ਤੇ ਜੋੜ ਕਰਦੇ ਕਰਦੇ ਬੱਚੇ ਗ਼ਲਤੀ ਹੋਊਗੀ ਹੀ ਹੋਊਗੀ ਲਿਖਵਾ ਕੇ ਲੈ ਲਓ ਮੇਰੇ ਤੋਂ

ਕਿਉਂਕਿ ਇੰਨਾ ਸਮਝਾਉਣ ਤੁਸੀਂ ਗ਼ਲਤ ਕਰ ਰਹੇ ਹੋ ਲਓ ਬਾਈ divide ਦੱਸੋ ਤਿੰਨ ਨਾਲ ਤੇ ਬਾਕੀ ਕੱਢੋ ਫਟਾਫਟ ਇਸ question ਦਾ answer ਆਉਣਾ ਚਾਹੀਦਾ ਹੈ divide ਕਰ ਦਓ ਤਿੰਨ ਨਾਲ ਤੇ ਬਾਕੀ ਦੇ ਦਓ ਕੀ ਆਊਗਾ। ਚਲੋ ਬਾਈ ਫਟਾਫਟ ਇੱਕ ਤਿੰਨ ਦਿ~ ਕਹਿੰਦੇ madam ਇੱਕ ਤਿੰਨ ਦਿਖਿਆ ਨੀ ਸੀ ਇਵੇਂ ਕਿਵੇਂ ਇਵੇਂ ਕਿਵੇਂ ਇੱਕ ਤਿੰਨ ਦਿਖਿਆ ਨੀ ਹੈ ਕੀ ਕਾਹਲੀ ਹੁੰਦੀ ਕੀ ਕਾਹਲੀ ਹੁੰਦੀ ਹੈ ਚਲੋ ਬਈ

ਇੱਡੀ ਇੰਨੇ ਖ਼ੁਸ਼ੀ ਹੋਈ ਪਈ ਹੈ ਕਿ ਸਾਨੂੰ ਤਾਂ math ਆਉਣ ਲੱਗ ਗਿਆ ਅੱਜ ਤਾਂ ਚੁੱਕੋ ਅੱਜ ਤਾਂ ਸਾਨੂੰ math ਆਉਣ ਲੱਗ ਗਿਆ very good ਸਾਰੇ ਬੱਚਿਆਂ ਦਾ answer ਆਉਣਾ ਚਾਹੀਦਾ ਹੈ ਬਾਈ ਜਿੰਨੇ ਬੈਠੇ ਹੋ class ਦੇ ਵਿੱਚ ਸਾਰੇ। ਛੇ ਦੀ ਜਗ੍ਹਾ ਕਹਿੰਦੇ ਪੰਜ touch ਹੋ ਗਿਆ ਸੀ ਚਲੋ ਬਾਈ divide ਕਰਕੇ ਦੇਖੀਏ ਤਿੰਨ ਨਾਲ ਦੇਖੋ ਬੱਚੇ ਤਿੰਨ ਤਾਂ ਗਿਆ ਠੀਕ ਹੇ ਹੁਣ ਦੇਖੋ ਧਿਆਨ ਨਾਲ ਸੁਣੋ ਦੋ ਇੱਕ ਆਹ ਬੈਠਾ ਹੈ ਬੇਚਾਰਾ ਛੇ ਗਿਆ ਪਹਿਲਾਂ ਤਾਂ ਕੱਟ ਲਓ ਜਿਹੜੇ ਬੇਚਾਰੇ ਬੈਠੇ ਆ ਹਨਾ ਤਿੰਨ ਆਹ ਬੈਠਾ ਹੈ ਚਾਰ ਤੇ ਦੋ ਛੇ ਬਾਈ ਦੋ ਆਹ ਕੱਟਿਆ ਗਿਆ ਚਾਰ ਆਹ ਕੱਟਿਆ ਗਿਆ ਬੱਚੇ ਸੱਤ ਤੇ ਦੋ ਨੋਂ ਵੀ ਕੱਟਿਆ ਗਿਆ ਬਾਈ ਨੋਂ ਇੱਕ ਗਿਆ ਹੁਣ ਦੇਖੋ ਦੋ ਤੇ ਦੋ ਚਾਰ ਬਚ ਗਿਆ ਬੱਚੇ ਦੋ ਤੇ ਦੋ ਚਾਰ ਬਚ ਗਿਆ ਮੈਨੂੰ ਦੱਸੋ ਚਾਰ ਨੂੰ ਤਿੰਨ ਤੇ ਭਾਗ ਕਰ ਦਓ, ਚਾਰ ਨੂੰ ਤਿੰਨ ਤੇ ਭਾਗ ਕਰ ਦਓ ਬਾਕੀ ਕੀ ਬਚੇਗਾ ਇੱਕ ਬਚੇਗਾ ਤਾਂ guys answer ਆਊਗਾ ਬਾਈ ਇਹਦਾ ਇੱਕ। ਹਾਲੇ ਵੀ ਵਿੱਚ ਪਤਾ ਨੀ ਕਿੱਥੋਂ ਦੋ ਵਾਲੇ ਆਏ ਬੈਠੇ ਹੈ ਹਾਲੇ ਵੀ ਯਾਰ ਦੋ ਵਾਲੇ ਕਿੱਥੋਂ ਹਮ ਦੱਸਿਓ ਦੋ ਵਾਲੇ ਕਿਹੜੇ ਬੈਠੇ ਹੋ, ਇਹ ਦੋ ਕਿਵੇਂ ਕੱਢਦੇ ਹੋ ਤੁਸੀਂ ਮਾੜਾ ਜਿਹਾ check ਕਰ ਲਓ ਯਾਰ cutting ਨੀ ਕਰਨੀ ਆਉਂਦੀ। ਹੈਂ ਕੀ ਕਰੀ ਜਾਂਦੇ ਹੋ ਇੰਨੇ ਮਜ਼ੇਦਾਰ question ਇੰਨਾ ਮਜ਼ਾ ਆ ਰਿਹਾ ਕਰਨ 'ਚ but ਤੁਸੀਂ ਪਤਾ ਨੀ ਕਿਹੜੇ ਪਾਸੋਂ ਦੇ answer ਦਿਨੇ ਹੋ ਮੈਨੂੰ ਚਲੋ ਕੋਈ ਨਾ ਅੱਗੇ ਕਰਦੇ ਹਾਂ ਫਿਰ ਚਲੋ ਬੱਚੇ ਦੇਖਦੇ ਹਾਂ ਬਾਈ ਇਸ ਵਾਰ ਕਿਹਦਾ answer ਸਭ ਤੋਂ ਸਹੀ ਆਉਂਦਾ ਹੈ ਇਸ ਵਾਰ check ਕਰਦੇ ਹਾਂ ਸਭ ਤੋਂ ਪਹਿਲਾਂ ਤੇ ਕਿਸਦਾ ਸਹੀ answer ਆਉਂਦਾ ਹੈ।

ਬੱਚੇ divide ਕਰ ਦਓ ਇਸ ਰਕਮ ਨੂੂੰ ਅੱਠ ਨਾਲ ਤੇ answer ਦੇ ਦਓ ਦੋ ਕਾਹਲੀ ਨਾਲ, ਕਾਹਲੀ ਨਾਲ ਨਹੀਂ ਕਰਨਾ ਬਾਈ ਕਿਸੇ ਨੇ ਕਾਹਲੀ ਨਹੀਂ ਵਰਤਣੀ ਦੇਖੋ ਕਾਹਲੀ ਤਾਂ ਇੰਨੀ ਕਰਦੇ ਆ ਇਹਨਾਂ ਨੇ ਹਾਲੇ ਤੱਕ ਲ~ ਹਾਲੇ ਤੱਕ ਜਵਾਕਾਂ ਨੇ like ਵਾਲਾ button ਤੇ click ਨਹੀਂ ਕੀਤਾ ਬਾਈ ਕੀ ਗੱਲ ਹੈ ਯਾਰ like ਵਾਲੇ button ਤੇ click ਨਹੀਂ ਕਰਦੇ ਕੋਈ ਗੱਲ ਹੈ, ਅੱਜ ਤੋਂ ਬਾਅਦ ਮੈਂ ਕਹਿਣਾ ਛੱਡ ਦੇਵਾਂ ਫਿਰ ਵੀ like ਕਰ ਦਓ ਬਾਈ ਚਲੋ ਬਾਈ ਫਟਾਫਟ class ਦੇ ਵਿੱਚ ਇਹਦਾ answer ਆਉਣਾ ਚਾਹੀਦਾ ਹੈ ਹਾਲੇ ਤੱਕ ਯਾਰ ਇਸਦਾ answer ਨੀ ਦਿੱਤਾ ਕਰੀ ਕੀ ਜਾਂਦੇ ਹੋ, ਬਹੁਤ easy question ਹੈ question ਹੈ। Zero ਹਾਏ ਰੱਬਾ ਇੱਕ ਤੇ ਛੇ ਵਾਲੇ ਕਿਹੜੇ ਬੈਠੇ ਹੈ ਮੈਨੂੰ ਦੱਸ ਤਾਂ ਦਓ ਹੱਦ ਹੀ ਹੋ ਗਈ ਯਾਰ ਆਹ ਪੰਜ ਵਾਲੇ ਮੈਨੂੰ ਦੱਸਿਓ ਦੋ ਕਿਵੇਂ ਆਊਗਾ ਹਮ ਦੋ ਤੇ ਪੰਜ ਵਾਲੇ ਜਾਣ ਕੇ ਆਪਣਾ ਨਾਮ ਬੁਲਵਾਉਣਾ ਹੈ ਕੀ ਇਹ ਬੱਚਿਆਂ ਨੂੰ ਜਮਾ ਨੀ ਪਤਾ ਛੇ ਕਿਵੇਂ ਆ ਰਿਹਾ ਹੈ ਗੁਰਪ੍ਰੀਤ ਗੁਰੀ ਮਾੜਾ ਜਿਹਾ ਦੱਸਿਓ ਛੇ ਕਿਵੇਂ ਆ ਰਿਹਾ ਹੈ ਹੁਣ ਜਿਹੜੇ ਬੱਚੇੇ ਨੇ ਜਾਣਕੇ ਗ਼ਲਤ answer ਦਿੱਤਾ full ਬੇਇਜਤੀ ਕਰਨੀ ਹੈ ਮੈਨੇ ਜਾਣ ਜਾਣਕੇ ਤੁਸੀਂ ਗ਼ਲਤ answer ਲਿਖਦੇ ਹੋ ਤੁਹਾਨੂੰ ਮੈਂ ਅੱਠ ਦਾ rule ਕੀ ਸਿਖਾਇਆ ਸੀ last ਵਾਲੇ ਤਿੰਨ ਅੱਖਰ check ਕਰਨੇ ਹੈ ਭੁੱਲ ਗਏ last ਵਾਲੇ ਤਿੰਨੇ ਅੱਖਰ zero ਹੈ ਤੇ ਬਾਕੀ ਕਿੰਨਾ ਆਉਣਾ ਚਾਹੀਦਾ ਹੈ zero

Plus ਥੋੜ੍ਹੀ ਕਰਨੇ ਹੈ rule ਦੇਖੋ ਅੱਠ ਦਾ ਹੈ, ਤੁਹਾਡੇ ਤੇ ਮੈਨੂੰ ਹੱਸੀ ਆ ਰਹੀ ਹੈ ਕਿ ਗ਼ਲਤੀ ਕੀ ਕਰਾਈ ਜਾਨੇ ਗ਼ਲਤੀ ਨਾਲ touch ਹੋ ਜਾਂਦਾ ਹੈ ਐਵੀਂ ਚਲੋ ਬਾਈ ਚਲੋ ਫਿਰ ਅਗਲਾ answer ਦਿਓ ਦੇਖਦੇ ਹਾਂ ਹੁਣ ਕਿਹੜਾ ਬੱਚਾ ਸਹੀ ਦਿੰਦਾ ਹੈ ਹੁਣ ਸਾਰਿਆਂ ਦਾ ਡੋ~ ਹੁਣ ਸਾਰਿਆਂ ਨੇ ਗ਼ਲਤ ਦਿੱਤਾ ਨਾ ਫਿਰ ਦੇਖਿਓ ਤੁਸੀਂ ਚਲੋ ਬਾਈ ਬੱਚੇ। Divide ਕਰੋ ਗਿਆਰਾਂ ਨਾਲ ਤੇ ਬਾਕੀ ਦੱਸੋ ਕੀ ਆਊਗਾ ਚਲੋ ਬਾਈ ਇਹਦਾ answer ਦਓ ਗਿਆਰਾਂ ਨਾਲ divide ਕਰਕੇ ਬਾਕੀ ਦੱਸੋ। ਪਰਵਿੰਦਰ ਸਿੰਘ ਜੀ ਬੱਚੇ ਤੁਹਾਨੇ ਸਹੀ answer ਦਿੱਤਾ very good ਸਾਬਾਸ਼ ਠੀਕ ਹੈ next ਪਾ ਦਿੱਤਾ ਬਾਈ ਫਟਾਫਟ ਪੂਰੀ ਖ਼ੁਸ਼ੀ ਹੋਈ ਪਈ ਆ ਜਿਹਨਾਂ ਦੇ ਆਪਣੇ ਆਪ answer ਆਈ ਜਾਂਦੇ ਆ ਨਾ ਪੂਰੀ ਖ਼ੁਸ਼ੀ।

ਚਲੋ ਬਾਈ ਫਟਾਫਟ ਇਹ answer ਦੇ ਦਿਓ ਯਾਰ ਜਿੰਨੇ ਬੱਚੇ class ਲਾਈ ਜਾਂਦੇ ਹੋ answer ਦਓ zero zero zero zero zero zero ਠੀਕ ਹੈ ਸਭ ਦਾ answer zero ਆ ਰਿਹਾ ਹੈ ਕਿਉਂ ਆ ਰਿਹਾ zero divide ਕਰਕੇ ਦੇਖਿਆ ਹੈ।

Zero ਛੇ very good ਪੰਜ ਆਪਸਨਾਂ clear ਹੋ ਚੁੱਕੀਆਂ ਹੈ very good very good very good ਚੂਹੇ ਦੀ ਖੁੱਡ ਗ਼ਲਤ ਕਰਦੇ ਹੋ ਤੁਸੀਂ ਹਰ ਕੰਮ, ਹਰ ਕੰਮ ਤੁਹਾਨੂੰ divide ਵੀ ਨੀ ਕਰਨੀ ਆਉਂਦੀ Divide ਵੀ ਨੀ ਕਰਨੀ ਆਉਂਦੀ ਇਹ ਜਿਹੇ ਜਵਾਕ ਨੇ ਦੇਖੋ ਦੇਖੋ ਬਿਆਲੀ ਆ ਨਾ ਜਿਹੜਾ ਧਿਆਨ ਨਾਲ ਦੇਖੋ ਬਾਈ ਜੇ ਮੈਂ simple ਇਹਨੂੰ divide ਕਰਕੇ ਦਿਖਾਵਾਂ ਤੁਹਾਨੂੰ ਗਿਆਰਾਂ ਏਕਮ ਗਿਆਰਾਂ ਗਿਆਰਾਂ ਦੂਣਾ ਤੇਤੀ ਤੇ ਤਿੰਨ ਤੇ ਗਿਆ, ਚਲੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਵੇਂ ਕਰਕੇ ਬਾਈ ਗਿਆਰਾਂ ਏਕਮ ਗਿਆਰਾਂ, ਗਿਆਰਾਂ ਦੂਣਾ ਬਾਈ ਗਿਆਰਾਂ ਤੀਆ ਤੇਤੀ ਯਾਦ ਆਇਆ ਕੁਛ ਛੋਟੇ ਕਹਾਣੀ ਯਾਦ ਆਈ but ਹਾਲੇ ਤੱਕ ਵੀ madam ਸਾਡੇ ਯਾਦ ਹੀ ਨੀ ਹੋਈ ਇਹ ਚੀਜ਼ਾਂ ਤਾਂ ਠੀਕ ਹੈ ਸਤਵੰਜਾ ਫਿਰ ਕੀ ਆਇਆ ਸਤਵੰਜਾ ਤੋਂ ਬਾਅਦ ਪਚਵੰਜਾ ਫਿਰ ਕੀ ਆਇਆ ਬਾਈ ਬਾਈ ਪੂਰਾ ਕੱਟਿਆ ਗਿਆ ਮੇਰਾ ਤਾਂ ਆਉਂਦਾ ਹੈ ਬਾਕੀ zero ਮੇਰਾ ਬਾਕੀ ਕੀ ਆ ਰਿਹਾ ਬਾਈ zero ਮੈਨੂੰ ਦੱਸ ਤਾਂ ਦਓ ਸੱਤ ਵਾਲੇ ਤਿੰਨ ਵਾਲੇ ਛੇ ਵਾਲੇ ਕਿੱਥੋਂ ਆਏ ਹੋ ਕਿਹੜੇ ਦੁਨੀਆਂ ਤੋਂ ਤੁਹਾਨੂੰ ਚੁੱਕ ਕੇ ਧਰਤੀ ਦੇ ਲਿਆਤਾ ਗਿਆ ਹੈ ਜਿਹਨੂੰ ਹਾਲੇ ਤੱਕ ਯਾਰ ਗਿਆਰਾਂ ਦਾ ਪਹਾੜਾ ਨੀ ਆਉਂਦਾ ਮੈਨੂੰ ਲੱਗਦਾ ਹੋਰ ਪਹਾੜੇ ਆਪਾਂ ਭੁੱਲ ਜਾਵਾਂਗਾ ਹੋਰ table ਭੁੱਲ ਜਾਵਾਂਗੇ but ਗਿਆਰਾਂ ਦਾ ਨੀ ਯਾਰ ਕਦੇ ਭੁੱਲ ਸਕਦੇ ਯਾਰ ਤੁਸੀਂ ਇੰਨੀ ਤਾਂ ਨਾ math ਦੀ ਕੱਚੀ ਕਰੋ ਯਾਰ, ਇੰਨਾ math ਦਾ ਤਾਂ ਨਾ ਬੁਰਾ ਹਾਲ ਕਰੋ ਯਾਰ ਗਿਆਰਾਂ ਦੇ table ਨਾਲ divide ਨੀ ਕਰਨਾ ਆਉਂਦਾ ਤੁਹਾਨੂੰ ਮੈਨੂੰ ਦੱਸ ਦਓ ਹੈਰਾਨੀ ਪੂਰਵਕ answer ਹੈ ਤੁਹਾਡੇ ਠੀਕ ਹੈ ਜਿੱਥੇ ਮੈਂ ਬਹੁਤ ਜ਼ਿਆਦਾ ਹੈਰਾਨ ਕਿਹੜੇ ਤੁਹਾਨੂੰ Planet ਤੋਂ ਚੁੱਕ ਕੇ ਧਰਤੀ ਤੇ ਲਿਆਤਾ ਗਿਆ ਜਿਹਨੂੰ ਗਿਆਰਾਂ ਦਾ ਪਹਾੜਾ ਨੀ ਆ ਰਿਹਾ ਦੱਸੋ ਬਾਈ ਸਾਰੇ ਕਿੱਥੋਂ ਆਏ ਹੋ ਤੁਸੀਂ ਹਾਲੇ ਵੀ ਯਾਰ ਚਾਰ ਬਾਈ

ਕੀ apply ਕਰਨਾ ਹੈ ਧਿਆਨ ਨਾਲ ਸੁਣ ਲਓ। ਜੇ ਤੁਸੀਂ divide simple ਨਾਲ ਕਰ ਦਓ ਨਾ ਯਾਰ ਫਿਰ ਵੀ ਨੀ ਤੁਹਾਡਾ ਤਾਂ answer ਸਹੀ ਆਇਆ ਕਿੰਨੇ ਮਰਜ਼ੀ method ਕਰਕੇ ਤੁਸੀਂ ਤਾਂ ਜਮਾ ਕੱਚੀ ਕਰੀ ਜਾਂਦੇ ਹੋ ਪਤਾ ਨੀ ਕਿੱਥੋਂ ਤੁਸੀਂ math ਕੀਤਾ ਹੈ ਕਿੱਥੋਂ ਤੁਸੀਂ ਗਿਆਰਾਂ ਦਾ ਪਹਾੜਾ ਸਿੱਖਿਆ, ਗਿਆਰਾਂ ਏਕਮ ਗਿਆਰਾਂ, ਗਿਆਰਾਂ ਦੂਣਾ ਬਾਈ, ਗਿਆਰਾਂ ਤੀਆ ਤੇਤੀ ਚੁਤਾਲੀ ਪਚਵੰਜਾ ਸਿੱਧਾ ਸਿਖਇਆ ਹੋਇਆ ਆਪਾਂ ਨੂੰ ਸਭ ਨੇ ਤਾਂ guys ਸੁਣੋ ਬਾਈ divisibility rule ਗਿਆਰਾਂ ਦਾ method ਕੀ ਕਹਿੰਦਾ ਹੈ ਕਹਿੰਦਾ ਜੇ ਇਵੇਂ ਮੰਨ ਲਓ ਆਹ ਰਕਮਾਂ ਦਿੱਤੀਆਂ ਹੋਈਆਂ ਹੈ ਜਿਹਦਾ ਆਪਾਂ ਨੇ ਕੀ ਕਰਨਾ ਹੈ divide ਕਰਨਾ ਹੈ ਕਿਹਦੇ ਨਾਲ e f g ਮੰਨ ਲਓ ਬੱਚੇ ਆਪਾਂ ਪੂਰੀ ਰਕਮ ਨੂੰ divide ਕਿਹਦੇ ਨਾਲ ਕਰੀਏ ਗਿਆਰਾਂ ਨਾਲ divide ਕਰੀਏ ਤਾਂ ਕਿਵੇਂ ਕਰਨਾ ਦੇਖੋ ਪਿੱਛੋਂ ਸ਼ੁਰੂ ਕਰਨਾ ਹੈ, ਪਿੱਛੋਂ ਸ਼ੁਰੂ ਕਰਕੇ ਇੱਕ ਇੱਕ ਅੱਖਰ ਜੋੜਨਾ ਹੈ। ਪਿੱਛੋਂ ਸ਼ੁਰੂ ਕਰਕੇ ਇੱਕ ਇੱਕ ਅੱਖਰ ਛੱਡ ਕੇ ਜੋੜਨਾ ਹੈ ਗੱਲ ਸਮਝ ਆਈ ਜਿਵੇਂ ਦੇਖੋ g ਨੂੰ ਕਿਹਦੇ ਵਿੱਚ ਜੋੜਿਆ e ਨੂੰ e ਨੂੰ ਕਿਹ 'ਚ ਜੋੜਿਆ c ਨੂੰ c ਨੂੰ ਕਿਹ 'ਚ ਜੋੜਿਆ ਬੱਚੇ a ਨੂੰ ਇਹਨੂੰ ਜੋੜ ਲਿਆ ਤੇ ਬਾਕੀ ਅੱਖਰਾਂ ਨੂੰ ਵੀ ਜੋੜਨਾ ਹੈ ਬਾਕੀਆਂ ਨੂੰ ਵੀ ਜੋੜੋ ਬਾਈ ਬਾਕੀਆਂ ਨੂੰ ਜੋੜ ਕੇ ਬੱਚੇ ਜਿਹੜਾ difference ਆਉਂਦਾ ਨਾ ਇਹਨਾਂ ਦਾ ਘਟਾਓ ਉਹ ਗਿਆਰਾਂ ਨਾਲ divide ਹੋਣੀ ਚਾਹੀਦੀ ਹੈ ਉਹ ਗਿਆਰਾਂ ਨਾਲ divide ਹੋਣੀ ਚਾਹੀਦੀ ਹੈ। ਉਹ paid batch paid batch 'ਚ ਵੀ ਮੈਂ plus minus ਨੀ ਸਿਖਾਉਂਦੀ, ਕਿਹਨੇ ਕਿਹਾ ਮੈਂ paid batch 'ਚ plus minus ਸਿਖਾਉਂਦੀ ਹਾਂ ਤਾਂ ਬਾਈ ਜਿਹਨੂੰ plus minus ਨਹੀਂ ਆਉਂਦੀ ਉਹ ਪਹਿਲਾਂ ਕਿਸੇ ਹੋਰ teacher ਤੋਂ ਪਹਿਲਾਂ plus minus ਸਿੱਖ ਕੇ ਆਓ। ਠੀਕ ਹੈ ਗਿਆਰਾਂ ਦਾ ਪਹਾੜਾ ਨਹੀਂ ਆਉਂਦਾ ਗਿਆਰਾਂ ਦਾ ਪਹਾੜਾ ਸਿੱਖ ਕੇ ਆਓ paid batch 'ਚ ਵੀ ਮੈਂ plus minus ਤੇ ਗਿਆਰਾਂ ਦਾ ਪਹਾੜਾ ਨਹੀਂ ਸਿਖਾਉਂਦੀ ਠੀਕ ਹੈ ਕਦੇ ਗ਼ਲਤ 'ਚ ਰਹਿ ਜਾਓ ਕਿ madam ਨਹੀਂ ਨਹੀਂ ਤੁਸੀਂ paid batch ਦੇ ਵਿੱਚ ਸਾਨੂੰ ਪਹਾੜਾ ਸਿਖਾਓ ਤੇ plus minus ਸਿਖਾਓ ਅਸੀਂ ਆਏ ਹਾਂ ਹੋਰ planet ਤੋਂ, ਠੀਕ ਹੈ ਜਿੱਥੇ ਗਿਆਰਾਂ ਦਾ ਪਹਾੜਾ ਇਵੇਂ ਹੁੰਦਾ ਹੈ ਤੇ ਤੁਹਾਡੇ ਕੋਲੇ ਪਹਾੜਾ ਇਵੇਂ ਹੈ। ਲਓ ਬਾਈ answer ਦਿਓ divide ਕਰੋ ਗਿਆਰਾਂ ਨਾਲ ਫਟਾਫਟ ਬੱਚੇ ਇਸਨੂੰ ਗਿਆਰਾਂ ਨਾਲ divide ਕਰਕੇ answer ਦੇ ਦਓ ਕੀ ਆਊਗਾ ਫਟਾਫਟ ਯਾਰ ਫਟਾਫਟ ਇਸਦਾ answer ਦੇ ਦਓ ਕੀ ਆਊਗਾ, ਯਾਰ ਇੱਕ ਤਾਂ ਤੁਸੀਂ ਮੈਨੂੰ ਸਮਝ ਨੀ ਆਉਂਦੀ ਇੱਕ ਅੰਗੂਠਾ ਦੱਬਣ ਲੱਗੇ ਕੋਈ ਦਿੱਕਤ ਹੈ like ਵਾਲਾ ਅੰਗੂਠਾ ਦੱਬਣ ਲੱਗੇ ਕੋਈ ਦਿੱਕਤ ਪਰੇਸਾਨੀ ਆਉਂਦੀ ਹੈ ਇੱਥੇ ਵੀ ਤਾਂ ਇੰਨੇ comment ਕਰੀ ਜਾਂਦੇ ਹੋ ਇੱਕ like ਵਾਲਾ ਅੰਗੂਠਾ ਦੱਬਣ 'ਚ ਕੋਈ ਦਿੱਕਤ ਪਰੇਸਾਨੀ ਹੈ ਮੈਨੂੰ ਦੱਸ ਦਓ ਫਟਾਫਟ ਓਨੇ like ਹੋਣੇ ਚਾਹੀਦੇ ਹੈ ਜਿੰਨੇ ਬੱਚੇ ਬੈਠੇ ਹੈ। ਬਿਲਕੁਲ ਬਾਈ ਉਹ ਫਟਾਫਟ ਗਿਆਰਾਂ ਕੱਟ ਨੀ ਸਕਦੇ ਤਿੰਨ ਯਾਰ ਇਵੇਂ ਕਿਵੇਂ ਆਪਣਾ rule ਬਣਾ ਲਓਗੇ ਕਹਿੰਦੇ madam ਜੋੜ ਕਰਕੇ ਗਿਆਰਾਂ ਕੱਟ ਦੇਈਏ ਯਾਰ ਇਵੇਂ ਨਹੀਂ ਕਰਨਾ rule is rule ਹੈ math rule ਦੇ ਸਹਾਰੇ ਚੱਲਦਾ ਹੈ।

ਤਿੰਨ plus ਤਿੰਨ plus ਤਿੰਨ ਬੱਚੇ ਜੋੜੇ ਬਾਈ ਗਿਆਰਾਂ, ਗਿਆਰਾਂ ਤੇ ਦੋ ਤੇਰਾਂ, ਤੇਰਾਂ ਤੇ ਚਾਰ ਤੇਰਾਂ ਤੇ ਚਾਰ ਕਿੰਨਾ ਹੁੰਦਾ ਦੱਸੋ, ਦੱਸੋ ਤੇਰਾਂ ਤੇ ਚਾਰ ਕਿੰਨਾ ਹੁੰਦਾ ਹੈ comment ਕਰਕੇ ਦੇਖਾਂ ਪਤਾ ਕਿ ਨਾ ਤੁਹਾਨੂੂੰ ਜੋੜ ਕਰਨਾ ਆਉਂਦਾ ਕਿ ਨਾ ਹਾਲੇ ਤੱਕ ਨੀ ਆਇਆ ਤੇਰਾਂ ਤੇ ਚਾਰ ਹੁੰਦਾ ਹੈ ਬਾਈ ਸਤਾਰਾਂ ਠੀਕ ਹੈ ਤਿੰਨ ਤੇ ਤਿੰਨ, ਤਿੰਨ ਤੇ ਤਿੰਨ ਕਿੰਨਾ ਹੂੰਦਾ ਹੈ ਨੋਂ ਕਿੰਨਾ ਬਚ ਗਿਆ ਉਰੇ ਅੱਠ ਅੱਠ ਜਦੋਂ ਅੱਠ ਨੂੰ ਅੱਠ ਨੂੰ ਮੈਂ ਗਿਆਰਾਂ ਤੇ divide ਕਰਾਂਗੀ ਨਾ divide ਨਹੀਂ ਹੁੰਦਾ ਤਾਂ ਅੱਠ ਕੀ ਬਚੇਗਾ ਆਪਣਾ ਬਾਕੀ ਅੱਠ ਕੀ ਬਚੇਗਾ ਬੱਚੇ ਬਾਕੀ ਦੱਸੋ ਬਾਈ ਸਮਝ ਆਇਆ ਸਮਝ ਆਇਆ, ਪਤਾ ਮੈਂ ਤੁਹਾਨੂੰ ਕਹਿੰਦੀ ਹੁੰਦੀ ਹਾਂ ਕਿ ਮੇਰੇ ਸ਼ੇਰ ਬੱਬਰ ਯਾਰ ਆਹ ਜੋੜ ਘਟਾਓ ਕਰਕੇ ਤਾਂ ਸ਼ੇਰ ਬੱਬਰ ਕਹਿੰਦੇ ਵੀ ਸ਼ਰਮ ਆਉਂਦੀ ਹੈ ਤੁਹਾਨੂੰ ਕੀ ਤੁਸੀਂ ਹੱਦ ਕਰੀ ਜਾਂਦੇ ਹੋ, ਗਿਆਰਾਂ ਦਾ ਤਾਂ ਯਾਰ ਜਮਾ ਹੀ ਔਖਾ ਜਮਾ ਹੀ ਸੌਖਾ ਕੰਮ ਸੀ ਜਿਹੜਾ ਤੁਸੀਂ ਗ਼ਲਤ ਕੀਤਾ ਹੈ ਠੀਕ ਹੈ ਗਿਆਰਾਂ ਵਾਲਾ ਤਾਂ ਜਮਾ ਹੀ ਸੌਖਾ ਕੰਮ ਸੀ ਜਿਹੜਾ ਤੁਸੀਂ ਗ਼ਲਤ ਕੀਤਾ ਹੈ ਚਲੋ ਫਿਰ ਇੱਕ ਬੱਚਾ ਜਿਹੜਾ ਬੱਚਾ ਅੱਜ ਉੱਨੀ ਕਿ~ ਉੱਨੀ ਬੱਚੇ ਉੱਨੀ ਕਿਵੇਂ ਆਊਗਾ ਬਾਈ ਮੈਨੂੰ ਇਹ ਤਾਂ ਦੱਸ ਦਓ ਉੱਨੀ ਕਿਵੇਂ ਆਊਗਾ ਯਾਰ। hello ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਪੂਜਾ ਠੀਕ ਏ ਵਧੀਆ ਤੁਸੀਂ ਦਸੋ ਕਿੱਦਾਂ ਠੀਕ ਓ ਹਾਜ਼ੀ ਵਧੀਆ ਹੋਰ ਕੀ ਕਰਦੇ ਸੀ ਗੇ ਕੁਛ ਨੀ ਆਪਾਂ ਨਾ ਥੋੜ੍ਹਾ ਜਾ ਜੀਦਾ weekend ਆ ਰਿਹਾ ਤੇ ਆਪਾ plan ਕਰ ਰਹੇ ਸੀ ਮੈਂ ਕਿਹਾ ਕੀ ਚਲੋ ਆਪਾਂ ਘੁੰਮ ਕੇ ਆਈਏ ਜਿਹੜੀਆਂ ਪੰਜਾਬ ਦੇ ਵਿਚ ਹੈਗੀ ਆ ਨੇ ਕੁੱਝ ਇੱਕ ਦੋ ਜਗ੍ਹਾਂ ਮੈਂ ਓਹੀ ਤੁਹਾਨੂੰ ਪੁੱਛ ਦੀ ਸੀ ਕੀ ਕਿਹੜੀ ਜਗਾਹ ਸਭ ਤੋਂ ਵਧੀਆ ਹੈਗੀ ਓਧਰ ਤੇ main ਓਹੀ ਏ ਦਰਬਾਰ ਸਾਹਿਬ ਜ਼ਿਲ੍ਹਿਆਂਵਾਲਾ ਬਾਗ ਹਵੇਲੀ ਕਾਫ਼ੀ ਜਗ੍ਹਾ ਹੈਗੀ ਪੰਜਾਬ ਚ ਜਾ ਕੇ ਅੰਮ੍ਰਿਤਸਰ ਜਾ ਕੇ ਤੇ ਓਹਦੇ nearby ਕਾਫ਼ੀ ਜਗ੍ਹਾ ਹੈਗੀ ਆਂ ਨੇ ਹਾਂਜੀ ਹਾਂਜੀ ਓਥੇ ਭੋਜਨ ਵੀ ਬੜੇ ਵਧੀਆ ਵਧੀਆ ਮਿਲਦੇ ਆ ਜੀਦਾ

ਸੈਰ ਸਪਾਟੇ ਦੇ ਵਿਚ ਵੀ ਸਭ ਤੋ ਵਧੀਆ ਅੰਮ੍ਰਿਤਸਰ ਨੂੰ ਹੀ ਮੰਨਿਆ ਜਾਂਦਾ ਹਾਂ ਜੀ ਇਧਰ ਤਾਂ ਖ਼ਾਲਸਾ ਕਾਲਜ ਵੀ ਹੈਗਾ ਉਹ ਵੀ ਬਹੁਤ famous ਏ ਬਹੁਤ ਈ ਜ਼ਿਆਦਾ ਓਧਰ ਫਿਲਮਾਂ ਦੀ ਸ਼ੂਟਿੰਗਾਂ ਵਗੈਰਾਂ ਹੁੰਦੀਆਂ ਨੇ ਹਾਂਜੀ ਹਾਂਜੀ ਬਿਲਕੁੱਲ ਜੀਦਾ ਵੀ ਰਾਤ ਨੂੰ ਇਤਿਹਾਸ ਵਿਚ ਜੰਗਲੀ ਜੀਵ ਵੀ ਮੌਜੂਦ ਨੇ ਜੀਦਾ ਜੇ ਯਾਤਰਾ ਦਾ ਅਨੁਭਵ ਕਰਨਾ ਹੋਵੇ ਲਿਪੀ ਵੀ ਵਿੱਚ ਲਿਪੀ ਵਿੱਚ ਵੀ ਕਈ ਇਤਿਹਾਸ ਬਾਰੇ ਲਿਖਿਆ ਗਿਆ ਏ ਰਾਜਸਥਾਨ ਮਹਿਮਾ ਹੈਗੀ ਏ ਪੰਜਾਬ ਦੀ ਸੰਸਕ੍ਰਿਤੀ ਵਿਸਥਾਰ ਔਰ ਇਤਿਹਾਸ ਸਮਰਿਧ ਹੈਗਾ ਖੇਤਰ ਵਿਚ ਸਤਿ ਗ੍ਰੰਥ ਹੈਗੇ ਨੇ ਨਾ ਸਿੰਧੂ ਦੇ ਰੂਪ ਚ ਜਾਣਿਆ ਜੰਦਾ ਹੈ ਇਨੂ ਹਾ ਬਿਲਕੁਲ ਹਿੰਦੂ ਲਿਖ ਗਏ ਹਿੰਦੂ ਗਰੰਥ ਲਿਖ ਗਏ ਜਿਦਾ ਕੇ ਨਾਲੇ ਸਤਿ ਨਦੀਆ ਵਾਂਗੂ ਪੰਜਾਬ ਦੀ ਮਿੱਟੀ ਵਾਰਤੀ ਤੇ ਪਹਿਰਾਵਾ ਵੀ ਜਿਦਾ ਕੇ ਹੈਗੇ ਆ ਆਪਨੇ ਪੰਜਾਬੀ ਸੂਟ

bollywood ਚ ਵੀ ਇਨ੍ਹਾਂ ਨੂੰ ਮਤਲਬ ਬੜਾ ਹੁਣ ਵਧੀਆ ਮੰਨਿਆ ਜਾਂਦਾ bollywood ਚ ਵੀ ਕਈ ਜੀਦਾ actoress ਨੇ ਜੋ ਪੰਜਾਬੀ ਸੂਟ ਨੂੰ ਬਹੁਤ ਜ਼ਿਆਦਾ importance ਮਤਲਬ ਲੋਕੀਂ ਇਨੀਂ ਦੂਰੋਂ ਦੂਰੋਂ ਆਉਂਦੇ ਨੇ ਇੱਧਰ ਘੁਮਣ ਤੇ ਜੋ ਵੀ ਸਾਡਾ ਪਹਿਰਾਵਾ ਜ਼ਰੂਰ ਲੈ ਕੇ ਜਾਂਦੇ ਨੇ ਖ਼ਰੀਦ ਕੇ ਤੁਸੀਂ ਦਰਬਾਰ ਸਾਹਿਬ ਤੋਂ ਬਾਹਰ ਦੇਖਿਆ ਹਾਂ ਜੀ ਬਹੁਤ ਪੰਜਾਬੀ ਜੁੱਤੀਆਂ ਵੀ famous ਹੈਗੀਆਂ ਨੇ ਹਾਂ ਜੀ suits ਹੋਗੇ ਫੁਲਕਾਰੀ

Tourist place ਬਾਘਾ ਬਾਰਡਰ ਵੀ ਹੈਗਾ ਤੇ ਅਗਰ ਤੁਸੀਂ ਇਕ ਜਿੰਦਾ ਕ ਮਤਲੱਬ ਗੱਡੀ ਜਾਂਦੀ ਹੈਗੀ ਏ ਉਹ ਥੋਨੂੰ ਇਕੋ ਇਕੋ Route ਚ ਮਤਲਬ ਕਿ ਸਾਰੀ ਜਗਾਹ ਘੁੰਮਾ ਲੈਂਦੀ ਏ

Wagha border ਤੋਂ ਵੀ ਤੁਸੀਂ ਸ਼ਾਮ ਦੇ time ਜਾਯੋਗੇ ਤਾ ਵਧਿਆ ਤਰੀਕੇ ਨਾਲ ਓਥੇ ਘੁੰਮ ਸਕਦੇ ਉਹ ਮਤਲੱਬ ਓਥੇ parade ਹੁੰਦੀ ਇੰਨੀ ਸੋਹਣੀ ਹੁੰਦੀ ਇਹ India ਤੇ Pakistan ਜਿਹੜੀ ਹੁੰਦੀ ਇਹ ਤੇ ਮਤਲਬ ਕਾਫੀ ਹੱਦ ਤਕ ਦੇ school ਦੇ ਬਚੇ ਵੀ ਆਏ ਹੁੰਦੇ ਨੇ ਤੇ school ਦੇ ਬੱਚਿਆਂ ਨੂੰ ਦਿਖਾਣ ਲੈਕੇ ਆਏ ਹੁੰਦੇ ਨੇ